ਹਮ fat fat fat ਤਾਂ ਹਰੇਕ ਚੀਜ਼ ਆ ਜੀ ਹਰੇਕ ਜੋ ਮਰਜ਼ੀ ਖਾਈ ਜਾਈਏ ਜਦੋਂ ਜਿੰਨਾ ਮਰਜ਼ੀ ਖਾਲੋ fat ਹੀ ਹੈ ਜਿੰਨੀ ਆਪਾਂ ਨੂੰ ਚਾਹੀਦੀ ਹੈ ਉਹਤੋਂ ਵੱਧ ਆਪਣੇ ਚ ਆ ਜਾਂਦੀ ਹੈ ਹੁਣ ਮੰਨਲੋ ਹੁਣ ਆਪਾਂ ਆਪਣੀ ਉਮਰ ਲਾ ਲਈਏ ਮਤਲਬ ਹਮ ਪੈਂਤੀ ਤੋਂ ਊਂਤਾਲੀ ਸਾਲ ਦਾ ਜੇ ਬੰਦਾ ਲਾਵੇ ਪੈਂਤੀ ਤੋਂ ਚਾਲੀ ਦਾ

ਸੋਲਾਂ ਸਿਰਫ ਸੋਲਾਂ percent ਚਾਹੀਦੀ ਹੈ ਜੀ ਹੁਟ ਵਧੀਆ

ਪਰ ਉਹ ਵੱਧ ਹੈ ਤਾਂ ਤੁਸੀਂ ਉਹ ਗੰਦੀ fat ਹੈ ਤੁਸੀਂ fat ਮੋਟਾਪੇ ਵੱਲ ਜਾ ਰਹੇ ਹੋ ਕਿਹ ਲੋ

ਹਾਂ age ਦੇ according ਚਾਰਟ ਬਣਿਆ ਹੁੰਦਾ

ਆਪਣਾ ਉਹਦੇ according ਆਪਣੀ fat ਚਾਹੀਦੀ ਆ ਹੁਣ ਤੁਸੀਂ ਹੁਣ

ਮੈਂ ਥੋਨੂੰ ਦੱਸਦਾਂ height ਨਾਲ weight ਦਾ link ਹੁੰਦਾ ਜੀ ਨਾ ਕੇ fat ਦਾ

ਹਾਂ ਮੈਂ ਤੁਹਾਨੂੰ example ਦਿੰਨਾ ਫਿਲਮ ਦੇਖੀ ਹੋਣੀ ਆ ਦੰਗਲ

ਅਮੀਰ ਖਾਣ ਦੀ ਉਹੇ ਵਿੱਚ ਕਿੰਨਾ ਉਹਨੇ ਮੋਟਾਪਾ ਕੀਤਾ ਤਾ

social media ਤੇ ਹੁਣੇ ਆਪਣੀ ਉਹਦੀ video ਵੀ ਆਈ ਟੀ ਉਹਨੇ ਦੁਬਾਰ ਤੋਂ ਉਸੇ position ਚ ਆ ਗਿਆ

ਤਾਂ ਹੋਰ ਚੀਜ਼ ਦੱਸਣ ਲੱਗਿਆ ਉਹਦੇ ਵਿੱਚ ਉਹਦੇ ਇੱਕ ਅਹਿ ਕਦੇ clip ਦੇਖਿਓ ਬਾਅਦ ਚ ਉਹ ਨਾ ਉਹ ਉਹਦੇ ਨਾਲ ਨਾ measure ਕਰਦੇ ਹੁੰਦੇ ਨੇ ਉਹਦੇ ਪੇਟ ਨੂੰ

ਵੀ ਹਾਂ ਵੀ ਹਾਂ ਹੁਣ ਆਪਾਂ ਇੰਨੀ fat ਤੇ ਅੱਗੇ ਜਿੰਨੀ ਉਹਨਾ ਨੂੰ ਲੋੜ ਸੀ

ਬਾਕੀ ਹੁਣ ਇਹ ਤਾਂ ਹੋਗੀ ਆਪਣੇ sugar ਦੇ ਤੇ ਜਿਹੜਾ ਹੁਣ ਜਿਹੜਾ fat ਉਹ BP ਆਲਾ ਨੀ ਹੁੰਦਾ ਦੇਖੋ ਦੇਖੋ ਜਿਹਨੂੰ ਮੋਟਾਪਾ ਹੋਊਗਾ ਉਹਨੂੰ BP ਹੋਣਾ ਹੀ ਹੋਣਾ ਜੀ ਉਹਦਾ blood circulation slow ਹੋ ਜਾਣਾ BP ਵਧਣਾ Castrol ਵਾਦ੍ਜ ਜਾਂਦਾ ਜਿਵੇਂ ਕਿਹ ਦਿੰਦੇ ਹਾਂ ਆਪਾਂ ਚਰਬੀ ਜੰਮਣਾ ਸ਼ੁਰੂ ਹੋ ਜਾਂਦੀ ਹੈ

ਅੱਛਿਆ ਮਤਲਬ ਮਤਲਬ ਕੇ ਜਿਹੜਾ ਮੋਟਾਪਾ ਹੈ ਉਹਦਾ BP ਤਾਂ ਹੋਏਗਾ

ਹਾਂ ਉਹਦਾ heart ਤੇ effect ਜਿੰਨਾ ਮੋਟਾਪਾ ਬੰਦਾ ਹੋਊਗਾ ਜੀ ਪੰਪ ਉਹ heart ਨੂੰ ਉੰਨਾ ਜਿਆਦਾ ਹੀ ਕੰਮ ਕਰਨਾ ਪੈਣਾ ਹਮ ਹੈ ਤਾਂ ਮੋਟਾਪੇ ਦਾ BP ਵੱਧ ਦਾ ਜੇਪਤਲਾ ਹੋਵੇ ਬੰਦਾ ਉਹਦਾ ਘਟ ਦਾ ਫ਼ੇਰ ਹੁਣ ਤਾਂ ਵੀ ਮਤਲਬ ਘਟਦਾ ਨੀ ਕਹਿ ਸਕਦੇ ਆਪਾਂ ਪਤਲਾ ਮਤਲਬ ਇੱਕ ਤਾਂ ਹਹੁੰਦਾ fit ਜੀ

ਜੇ ਉਹ ਵੀ ਮੈਂ ਤੁਹਾਨੂੰ ਇਹ ਨਾ ਇੱਕ fat ਹੁੰਦੀ ਹੈ

whistler fat ਮਤਲਬ ਜਿਹੜੀ ਆਪਣੀ ਚਰਬੀਆਂ ਦੇ ਅੰਦਰ fat ਹੁੰਦੀ ਹੈ ਜੀ

ਹਾਂ ਨਾ sorry ਆਪਣਾ ਨਾੜੀਆਂ ਦੇ ਅੰਦਰ ਉਹ ਨਾੜੀਆਂ ਦੇ ਅੰਦਰ

ਉਹ ਹੁੰਦੀ ਆ ਵੀ ਥੋਡੀ ਜਿਹੜੀ ਅਮ organ ਨੇ ਜਾਂ ਥੋਡੀ ਨਾੜੀਆਂ ਨੇ ਉਹਨਾ ਦੇ ਵਿੱਚ ਜਿਹੜੀ fat ਵਧਦੀ ਹੈ ਜੇ ਉਹ ਤੁਹਾਡੀ fat ਉਹ ਵੀ ਥੋਨੂੰ ਦੱਸਾਂ ਸਾਰੇ stand ਉਹ ਹੁੰਦੇ ਨੇ clinic ਚ ਹੁੰਦੇ ਨੇ

ਤੇ ਜੇ ਉਹਦੀ range ਹੁੰਦੀ ਹੈ ਅਮ ਸ਼ਾਇਦ zero ਤੋਂ ਅਮ ਅਲੱਗ ਅਲੱਗ ਉਹਨਾ ਦਾ ਹੈਗਾ ਉੱਥੇ

ਹਾਂ ਉਹਨੂੰ ਮਤਲਬ ਜੇ ਉਹਦੀ ਉਹਤੋਂ ਘੱਟ ਹੋਵੇ ਫ਼ੇਰ ਉਹਨੂੰ ਬੰਦੇ ਨੂੰ ਵੀ problem ਹੈ ਅੱਛਿਆ ਫ਼ੇਰ ਜੇ ਉਹਦਾ fat ਜਿਆਦਾ ਹੈ ਪ੍ਰੋਬੇਲਮ ਹੋਣ ਲੱਗ ਜਾਂਦੀ ਹੈ

ਠੀਕ ਹੈ ਹੁਣ ਜਿਹੜਾ sugar ਆ ਗਿਆ ਨਾ ਜਿਹੜਾ BP

ਇੱਕ ਸੋ ਵੀਹ ਤੋਂ ਅੱਸੀ normal ਬੰਦੇ ਦਾ ਹਾਂ ਇੱਕ ਸੋ ਵੀਹ ਉਪਰਲਾ ਅੱਸੀ ਨਿਚਲਾ ਉਮਰ ਦਾ ਕੋਈ ਉਹ ਹੁੰਦਾ ਕੇ

ਹਾਂ ਮੈਂ ਤੁਹਾਨੂੰ ਦਸਦਾ ਹੁਣ ਜਿਵੇਂ ਜਿਹੜੇ ਤਾਂ ਪੁਰਾਣੇ doctor ਸੀ ਜੀ

ਨਿਚਲਾ ਕਦੇ ਵੀ ਨੱਬੇ ਤੋਂ ਉੱਪਰ ਦਾ ਨੀ ਹੋਣਾ ਚਾਹੀਦਾ ਨਿਚਲਾ ਨੱਬੇ ਸੋ ਦਾ ਉੱਪਰ

ਜਿਹੜੀ ਹਾਂ ਉਮਰ ਦੇ ਹਿਸਾਬ ਨਾਲ ਜਿਹੜੇ ਅੱਜਕਲ ਦੇ ਡਾਕਟਰੀ line ਹੈ

ਇਹ ਤਾਂ ਚਲੋ ਠੀਕ ਹੈ ਜਦ ਹੁਣ ਬੰਦੇ ਦੀ ਉਮਰ ਅੱਸੀ ਨੱਬੇ ਸਾਲ ਹੋਗੀ ਉਹਦਾ BP ਸੋ ਭਲਾ ਇੱਕ ਸੋ ਅੱਸੀ ਨੱਬੇ ਤੇ ਪਹੁੰਚ ਜੁਗਾ ਉਹ ਤਾਂ ਹਾਂ ਤਲਬ ਉੰਨੀ ਮਤਲਬ ਕੇ ਇੱਕ ਸੋ ਮੈਂ ਉਹੀ ਦੱਸ ਰਿਹਾ ਹਨਾ ਵੀ ਜਿਹੜੇ ਪੁਰਾਣੇ doctor ਨੇ ਉਹਨਾ ਦਾ ਸੀ ਇਹ ਉਹਨਾ ਦੀ ਤਕਨੀਕ ਸੀ

ਕਹਿੰਦੇ ਨੇ ਅੱਜਕਲ ਬਸ ਇੱਕ ਸੋ ਵੀਹ ਅੱਸੀ ਹੀ ਮੰਨਦੇ ਨੇ

ਹਾਂ ਹੱਦ ਇੱਕ ਸੋ ਚਾਲੀ ਹੋ ਜਾਵੇ ਬਸ

ਉਹ ਕਿਹੜਾ proper ਦੱਸ ਦੇ ਹੋਣੇ ਦਸ ਵੀਹ ਤਾਂ ਘੱਟ ਉੱਪਰ ਥੱਲੇ ਕਰੀ ਜਾਂਦੇ ਹੋਣੇ

ਜਿਹੜੀ ਤਾਂ manual ਹੈ ਉਹ ਤਾਂ proper ਦੱਸਦੀ ਹੈ ਤੇ ਜਿਹੜੀ

ਜਿਹੜੀ digital ਆਗਿਆਂ ਉਹਨਾ ਚ ਦਸ ਵੀਹ percent ਦੀ fluctuate ਹੈਗੀ ਉ ਹੈ

ਜਿਹੜੀ ਆਪਣੇ manual ਆਲੀ ਵਿੱਚ ਉਹਦੇ ਜਿਹੜਾ ਪੰਪ ਦਿੰਦੇ ਨੇ ਉਹ ਪਾਰਾ ਜਾ ਉੱਪਰ ਚੜਦਾ ਉਹ

ਇੱਕ ਹੱਥ ਦੇ ਵਿੱਚ ਉਹਨਾ ਦੇ ਪੰਪ ਜਾ ਹੁੰਦਾ ਜਿੱਥੇ ਉਹਨਾ ਦਾ ਪੰਪ ਦਿੰਨੇ ਆਂ ਹਵਾ ਜੀ ਭਰਦੇ ਆ

ਫ਼ੇਰ ਉਹ ਪੰਪ ਚੋਂ ਹਵਾ ਕੱਢੀ ਵੀ ਜਾਂਦੇ ਆ ਉਹ

ਉੱਥੇ ਉਹ ਫ਼ੇਰ ਉਹ ਉਹ ਨਾ ਉਹਨਾ ਦੀ ਅਮ ਜਦੋ ਉਹ ਲਾਏ ਹੁੰਦੇ ਆ ਨਾ ਆਪਣੇ ਕੰਨਾ ਚ heart ਚੋਂ ਆਵਾਜ ਆਉਂਦੀ ਹੈ ਧੜਕਣ ਦੀ

ਧੜਕਣ ਸੁੰਨੀ ਸ਼ੁਰੂ ਹੋ ਜਾਂਦੀ ਹੈ ਜੀ

ਹਾਂ ਹਾਂ ਉਹ ਬਾਂਹ ਤੇ ਲਾਕੇ ਆਪਣਾ ਉਹ

ਨਾੜੀ ਦੀ ਅਮ ਅਮ ਸ਼ੁਰੂ ਕਰਦੇ ਹਾਂ ਹਾਂ ਉਹ ਅਮ ਅਮ ਕੀ ਨਾਮ ਹੈ ਮੇਰੇ ਕੋਲ ਲਵਜ ਨੀ ਆਹ ਰਿਹਾ ਕਹਿਣ ਦਾ ਆਪਣਾ ਉਹ ਕੰਨਾ ਤੇ ਲਾਕੇ ਆਵਾਜ ਨੀ ਸੁਣਦੇ ਹੁੰਦੇ ਜਿਹੜੀ

ਅੱਛਿਆ ਜਦੋਂ ਹਵਾ ਕੱਢਦਾ

ਏਵੇਂ ਹੈ ਜਿਓਂ ਥੱਲੇ ਆਈ ਜਾਣੇ ਹਾਂ ਜਿੱਥੋਂ ਆਵਾਜ ਆਉਣੀ ਬੰਦ ਹੋਗੀ ਉਹ ਉਹਦਾ ਨਿਚਲਾ BP ਹੁੰਦਾ

ਠੀਕ ਆ ਮੈਂ ਇਹ ਬਹੁਤ ਜਗ੍ਹਾ ਸੋਚਦਾ ਸੀਗਾ ਮੈਂ ਕਿਹਾ ਯਰ ਹਵਾ ਕੱਢ ਦੇਣੇ ਆ ਸਿਰੇ ਤੱਕ ਲੈ ਜਾਂਦੇ ਹਵਾ ਛੱਡ ਦੇਨੇ ਆ ਪਤਾ ਨੀ ਕਿਵੇਂ

ਉਹਨਾ ਨੂੰ ਸੁਣਨਾ ਸ਼ੁਰੂ ਹੋ ਜਾਂਦਾ ਮੰਨਲੋ ਤੁਹਾਡਾ check ਕਰਦੇ ਤੁਹਾਡਾ ਇੱਕ ਸੋ ਤੀਹ ਤੇ ਸੁਣਨਾ ਸ਼ੁਰੂ ਹੋ ਹੋਗਿਆ

ਬੀਹ ਤੇ ਇੱਕ ਸੋ ਤੀਹ ਹੈ ਆਉਣਾ ਸ਼ੁਰੂ ਹੋ ਜਾਣਾ ਨੀਚੇ ਆ ਕੇ ਮੰਨ ਲੋ ਪ੍ਚਤਰ ਤੇ ਆਉਣਾ ਬੰਦ ਹੋਗੀ ਆਵਾਜ ਉਹ ਥੋਡਾ seventy five ਹੈ ਉਹ ਜਿਹੜਾ ਥੋਡਾ ਨਿਚਲਾ BP ਠੀਕ ਹੈ ਠੀਕ ਠੀਕ ਹੈ ਫ਼ੇਰ

ਪਤਾ ਕਰਨਾ ਸੀ ਪਤਾ ਨੀ ਕਿਸ ਤਰ੍ਹਾਂ ਤੇ ਹੁਣ ਜਿਹੜੇ BP ਆਲੇ ਨੂੰ ਆਪਾਂ ਕੀ ਖਾਣਾ ਪੀਣਾ ਸ਼ੁਰੂ ਕਰੀਏ

ਇਹਦਾ ਸਭ ਤੋਂ ਬੜਾ ਪਰਹੇਜ ਹੈ ਕੀ ਆਪਣਾ ਨਮਕ

ਤਲੀਆਂ ਚੀਜ਼ਾਂ ਤੇ ਬਿਲਕੁਲ ਹੀ ਬੰਦ ਹਾਂਜੀ ਹਾਂਜੀ

dry fruit ਲੈ ਸਕਦੇ ਹਾਂ ਕੋਈ ਇੰਨਾ ਨਹੀਂ ਹੈ

ਨਹੀਂ ਜੰਕ food ਦੇ ਵਿੱਚ ਇੱਕ ਦੂਜਾ ਵੀ ਤਾਂ ਹੁੰਦਾ ਜਿਵੇਂ ਆਪਣਾ bread ਵਗੇਰਾ ਹੁੰਦੇ ਆ ਕਿਆ ਕਹਿਨੇ ਆ ਉਹਨੂੰ sandwich ਉਹਦੇ ਵਿੱਚ ਕੀ ਹੁੰਦਾ ਉਹ ਕਿਹੜਾ ਤਲਿਆ ਹੁੰਦਾ

ਦੱਸਾਂ ਕੀ ਹੈ ਜੀ ਇਹ ਤਾਂ ਇੱਕ ਮੈਂ ਤੁਹਾਨੂੰ ਪੰਜਾਬੀ ਚ ਦੱਸਾਂ ਆਪਣੀ ਜੀਭ ਦਾ ਸਵਾਦ ਹੈ ਬਸ

ਨਹੀਂ ਵੇਸੇ ਜੇ sandwich ਦੇਖਿਆ ਜਾਵੇ ਜੰਕ food ਚ ਤਾਂ ਨੀ ਆਉਂਦਾ ਉਹ ਤਾਂ bread ਪਰ ਲਗਾਕੇ ਜੰਕ food ਤਾਂ ਉਹ ਹੈ ਜਿਹੜਾ ਜਿਆਦਾ ਤਲਿਆ ਹੋਇਆ ਜਾਂ ਘੀ ਚ ਕਰਦੇ ਆਂ

junk food ਤੁਹਾਡੇ ਹੋਗੇ ਨਾ ਜਿਵੇਂ pizza ਹੋਗਿਆ

ਜਾਂ ਇਹ momos ਹੋਗੇ

ਜਾਂ noodle ਹੋਗੇ ਇਹ junk food ਚ ਆ ਜਾਂਦੇ ਨੇ

sandwich ਵੀ ਥੋੜੀ ਜੀ ਥੋੜੀ ਜੀ ਮਤਲਬ ਜਿਆਦਾ ਨੀ ਤਾਂ ਥੋੜਾ ਜਾ junk food ਦਾ ਰੂਪ ਹੈਗਾ ਹੈ ਜੀ ਕਿਉਂਕਿ cream ਕ੍ਰੁਮ ਲਗਾਉਂਦੇ ਨੇ ਉਹ ਪਰ ਉਹਨੂੰ ਕਰਦੇ ਆ ਨਾ ਤਵੇ ਪਰ boil ਉਹ ਕਰਕੇ ਗਰਮ ਕਰਕੇ ਜਾਂ ਜਿਵੇਂ ਵੀ ਜਾਂ

main ਗੱਲ ਦਸਾਂ ਕੀ ਹੈ ਜੀ junk ਚ ਕੱਲਾ ਮੈਦਾ ਹੁੰਦਾ ਵੀ ਮੈਦੇ ਦੀਆਂ ਚੀਜ਼ਾਂ ਬਣੀਆ ਹੋਈਆਂ ਮੈਦਾ ਆਪਣੇ ਸ਼ਰੀਰ ਨੂੰ ਜਿਹੜਾ ਮੈਦਾ ਦਾ ਮੈਦਾ ਆਪਣੇ ਸ਼ਰੀਰ ਨੂੰ ਲੋੜ ਨੀ ਹੁੰਦੀ

ਚੀਜ਼ਾਂ ਹੈਗੀਆਂ ਨੇ ਜਿਹੜੀਆਂ ਖਾਣ ਵਾਲੀਆਂ according to weather according to atmosphere ਦੇ ਅਚੂਰ੍ਡਿੰਗ ਹੈ ਹੁਣ ਇਹ ਚੀਜ਼ਾਂ ਹੈਗੀਆਂ ਭਰ ਦੀਆਂ

ਆਪਣੇ ਤਾਂ ਸੋਸ਼ੇਬਾਜੀ ਕਿਹਲੋ ਹੁਣ

ਹਾਂਜੀ ਆਪਾਂ ਨੂੰ ਤਾਂ ਦੇਖੋ ਆਪਾਂ ਨੂੰ ਜਿਹੜੀ ਚੀਜ਼ਾਂ ਤੋਂ ਪੋਸ਼ਟਿਕ ਤੱਤ ਮਿਲਣ ਉਹ ਲੈਣੇ ਚਾਹੀਦੇ ਨੇ

ਹਾਂ ਉਹ ਕਿਹੜੇ ਹੋਗੇ protein ਜੀ ਪਾਣੀ ਹੋਗਿਆ

ਵੱਧ ਤੇ ਵੱਧ ਤਰਲ ਚੀਜ਼ਾਂ ਵੱਧ ਲਵੇ ਬੰਦਾ

ਇਹਦਾ ਇੱਕ ਏ ਹੈ ਇਹ ਹਜਮ ਜਲਦੀ ਹੁੰਦੀ ਹੈ

ਪਚਦੀ ਛੇਤੀ ਹੈ ਨਾ body ਤੇ ਜਿਦਾਂ liver ਨੂੰ liver ਦਾ ਜੋਰ ਨੀ ਲੱਗਦਾ

ਨਾਲੇ ਵਧੀਆ ਇਹਦੇ ਨਾਲ ਬੰਦੇ ਦੇ ਸਾਫ਼ ਹੁੰਦੇ ਆ

ਕਈ ਵਾਰ ਕਹਿੰਦੇ ਨੇ ਪਾਣੀ ਇੰਨਾ ਪਈ ਨੀ ਹੁੰਦਾ ਇਹ ਨੀ ਹੁੰਦਾ ਹੁਣ ਸਾਨੂੰ ਦੱਸਿਆ ਗਿਆ ਤਾ ਕਹਿੰਦੇ ਵੀ ਕਈ ਵਾਰ ਆਪਾਂ ਨੂੰ ਜਦੋਂ ਭੁੱਖ ਲੱਗਦੀ ਹੈ ਨਾ